ਸਧਾਰਣ ਰੂਪ ਨਾਲ ਲੋਕ ਕੁਝ ਮੰਗ ਕੇ ਲੈਣ ਨੂੰ ਹੀ ਹੀਣ ਭਾਵ ਸਮਝਦੇ ਹਨ ਪਰ ਛਠ ਪੂਜਾ ਵਿੱਚ ਸਵੇਰ ਦੇ ਅਰਘ ਤੋਂ ਬਾਅਦ ਪ੍ਰਸ਼ਾਦ ਮੰਗ ਕੇ ਖਾਣ ਦੀ ਇੱਕ ਵਿਸ਼ੇਸ਼ ਪ੍ਰੰਪਰਾ ਰਹੀ ਹੈ ਪ੍ਰਸ਼ਾਦ ਮੰਗਣ ਦੀ ਇਸ ਪ੍ਰੰਪਰਾ ਦੇ ਪਿੱਛੇ ਇਹ ਮਾਨਤਾ ਵੀ ਦੱਸੀ ਜਾਂਦੀ ਹੈ ਕਿ ਇਸ ਨਾਲ ਹੰਕਾਰ ਨਸ਼ਟ ਹੁੰਦਾ ਹੈ ਇੱਕ ਅਜਿਹੀ ਭਾਵਨਾ ਜੋ ਵਿਅਕਤੀ ਦੀ ਪ੍ਰਗਤੀ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀ ਹੈ ਭਾਰਤ ਦੀ ਇਸ ਮਹਾਨ ਪ੍ਰੰਪਰਾ ਦੇ ਪ੍ਰਤੀ ਹਰ ਕਿਸੇ ਨੂੰ ਮਾਣ ਹੋਣਾ ਬਹੁਤ ਸੁਭਾਵਿਕ ਹੈ

ਫੋਨ ਕਾਲ ਮਾਣਯੋਗ ਪ੍ਰਧਾਨ ਮੰਤਰੀ ਜੀ ਮੇਰਾ ਨਾਮ ਡਾ
ਪਾਰਥ ਸ਼ਾਹ ਹੈ 14 ਨਵੰਬਰ ਨੂੰ ਅਸੀਂ ਬਾਲ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਕਿਉਂਕਿ ਉਹ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਜੀ ਦਾ ਜਨਮ ਦਿਵਸ ਹੈ ਉਸ ਦਿਨ ਨੂੰ ਵਿਸ਼ਵ ਡਾਇਬਟੀਜ਼ ਦਿਨ ਵੀ ਮੰਨਿਆ ਜਾਂਦਾ ਹੈ ਡਾਇਬਟੀਜ਼ ਕੇਵਲ ਵੱਡਿਆਂ ਦਾ ਰੋਗ ਨਹੀਂ ਹੈ ਉਹ ਕਾਫੀ ਸਾਰੇ ਬੱਚਿਆਂ ਵਿੱਚ ਵੀ ਪਾਇਆ ਜਾਂਦਾ ਹੈ ਤਾਂ ਇਸ ਚੁਣੌਤੀ ਦੇ ਲਈ ਅਸੀਂ ਕੀ ਕਰ ਸਕਦੇ ਹਾਂ

ਮੇਰੇ ਪਿਆਰੇ ਦੇਸ਼ ਵਾਸੀਓ ਖ਼ਾਸ ਕਰਕੇ ਮੇਰੇ ਨੌਜਵਾਨ ਸਾਥੀਓ ਖੇਡ ਦੇ ਖੇਤਰ ਚ ਪਿਛਲੇ ਦਿਨੀਂ ਚੰਗੀਆਂ ਖ਼ਬਰਾਂ ਆਈਆਂ ਨੇ ਵੱਖਵੱਖ ਖੇਡਾਂ ਚ ਸਾਡੇ ਖਿਡਾਰੀਆਂ ਨੇ ਦੇਸ਼ ਦੇ ਨਾਮ ਰੌਸ਼ਨ ਕੀਤਾ ਹੈ ਹਾਕੀ ਚ ਭਾਰਤ ਨੇ ਸ਼ਾਨਦਾਰ ਖੇਡ ਵਿਖਾ ਕੇ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਹੈ ਸਾਡੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਸੇ ਦੇ ਦਮ ਤੇ ਭਾਰਤ 10 ਸਾਲ ਬਾਅਦ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ ਇਸ ਤੋਂ ਪਹਿਲਾਂ ਭਾਰਤ 2003 ਅਤੇ 2007 ਚ ਏਸ਼ੀਆ ਕੱਪ ਚੈਂਪੀਅਨ ਬਣਿਆ ਸੀ ਪੂਰੀ ਟੀਮ ਅਤੇ ਸਪੋਰਟ ਸਟਾਫ ਨੂੰ ਮੇਰੇ ਵੱਲੋਂ ਦੇਸ਼ ਵਾਸੀਆਂ ਵੱਲੋਂ ਬਹੁਤਬਹੁਤ ਸ਼ੁਭਕਾਮਨਾਵਾਂ
ਹਾਕੀ ਤੋਂ ਬਾਅਦ ਬੈਡਮਿੰਟਨ ਚ ਵੀ ਭਾਰਤ ਲਈ ਚੰਗੀ ਖ਼ਬਰ ਆਈ ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਡੈਨਮਾਰਕ ਓਪਨ ਖਿਤਾਬ ਜਿੱਤ ਕੇ ਹਰ ਭਾਰਤੀ ਨੂੰ ਗੌਰਵ ਨਾਲ ਭਰ ਦਿੱਤਾ ਹੈ ਇੰਡੋਨੇਸ਼ੀਆ ਓਪਨ ਅਤੇ ਆਸਟ੍ਰੇਲੀਆ ਓਪਨ ਤੋਂ ਬਾਅਦ ਇਹ ਉਸ ਦਾ ਤੀਸਰਾ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਹੈ ਮੈਂ ਸਾਡੇ ਯੁਵਾ ਸਾਥੀ ਨੂੰ ਉਸ ਦੀ ਇਸ ਉਪਲੱਬਧੀ ਦੇ ਲਈ ਅਤੇ ਭਾਰਤ ਦੇ ਮਾਣ ਨੂੰ ਵਧਾਉਣ ਲਈ ਬਹੁਤਬਹੁਤ ਵਧਾਈ ਦਿੰਦਾ ਹਾਂ

ਮੇਰੇ ਪਿਆਰੇ ਦੇਸ਼ ਵਾਸੀਓ ਦੋ ਦਿਨ ਬਾਅਦ 31 ਅਕਤੂਬਰ ਨੂੰ ਅਸੀਂ ਸ
ਵੱਲਭ ਭਾਈ ਪਟੇਲ ਜੀ ਦੀ ਜਨਮ ਜਯੰਤੀ ਮਨਾਵਾਂਗੇ ਅਸੀਂ ਸਭ ਜਾਣਦੇ ਹਾਂ ਕਿ ਅਜੋਕੇ ਅਖੰਡ ਭਾਰਤ ਦੀ ਨੀਂਹ ਉਨ੍ਹਾਂ ਨੇ ਹੀ ਰੱਖੀ ਸੀ ਭਾਰਤ ਮਾਂ ਦੀ ਉਸ ਮਹਾਨ ਸੰਤਾਨ ਦੀ ਅਸਧਾਰਣ ਯਾਤਰਾ ਤੋਂ ਅੱਜ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸ
ਵੱਲਭ ਭਾਈ ਪਟੇਲ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਨਾ ਸਿਰਫ ਪਰਿਵਰਤਨਕਾਰੀ ਵਿਚਾਰ ਦਿੰਦੇ ਸਨ ਪਰ ਉਹ ਇਸ ਨੂੰ ਕਰ ਵਿਖਾਉਣ ਲਈ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਸੁਭਾਵਿਕ ਹੱਲ ਲੱਭਣ ਚ ਕਾਬਲ ਸਨ ਵਿਚਾਰ ਨੂੰ ਸਾਕਾਰ ਕਰਨਾ ਉਸ ਚ ਉਨ੍ਹਾਂ ਦੀ ਮੁਹਾਰਤ ਸੀ ਸ
ਵੱਲਭ ਭਾਈ ਪਟੇਲ ਨੇ ਭਾਰਤ ਨੂੰ ਇੱਕ ਸੂਤਰ ਚ ਪਰੋਣ ਦੀ ਵਾਗਡੋਰ ਸੰਭਾਲੀ ਇਹ ਯਕੀਨੀ ਬਣਾਇਆ ਕਿ ਕਰੋੜਾਂ ਭਾਰਤ ਵਾਸੀਆਂ ਨੂੰ ਇੱਕ ਰਾਸ਼ਟਰ ਅਤੇ ਇੱਕ ਸੰਵਿਧਾਨ ਦੀ ਛਤਰਛਾਇਆ ਚ ਲਿਆਂਦਾ ਜਾਵੇ ਉਨ੍ਹਾਂ ਦੇ ਫੈਸਲੇ ਲੈਣ ਦੀ ਸਮਰੱਥਾ ਨੇ ਉਨ੍ਹਾਂ ਨੂੰ ਸਾਰੀਆਂ ਔਕੜਾਂ ਨੂੰ ਪਾਰ ਕਰਨ ਦੀ ਸਮਰੱਥਾ ਦਿੱਤੀ ਜਿੱਥੇ ਮੰਨਣਮਨਾਉਣ ਦੀ ਲੋੜ ਸੀ ਉਨ੍ਹਾਂ ਨੇ ਮਨਾਇਆ ਵੀ ਜਿੱਥੇ ਤਾਕਤ ਦੇ ਇਸਤੇਮਾਲ ਦੀ ਲੋੜ ਪਈ ਉੱਥੇ ਤਾਕਤ ਦਾ ਵੀ ਇਸਤੇਮਾਲ ਕੀਤਾ ਉਨ੍ਹਾਂ ਨੇ ਇੱਕ ਉਦੇਸ਼ ਨਿਸ਼ਚਿਤ ਕਰ ਲਿਆ ਅਤੇ ਫਿਰ ਕੇਵਲ ਉਸੇ ਪਾਸੇ ਪੂਰੀ ਦ੍ਰਿੜ੍ਹਤਾ ਦੇ ਨਾਲ ਉਹ ਵਧਦੇ ਹੀ ਗਏ ਵਧਦੇ ਹੀ ਗਏ ਦੇਸ਼ ਨੂੰ ਇੱਕ ਕਰਨ ਦਾ ਇਹ ਕੰਮ ਸਿਰਫ ਉਹੀ ਕਰ ਸਕਦੇ ਸਨ ਜਿਨ੍ਹਾਂ ਨੇ ਇੱਕ ਅਜਿਹੇ ਰਾਸ਼ਟਰ ਦੀ ਪਰਿਕਲਪਨਾ ਕੀਤੀ ਜਿੱਥੇ ਸਾਰੇ ਲੋਕ ਸਮਾਨ ਹੋਣ ਉਨ੍ਹਾਂ ਨੇ ਕਿਹਾ ਸੀ ਅਤੇ ਮੈਂ ਚਾਹਾਂਗਾ ਕਿ ਸ
ਵੱਲਭ ਭਾਈ ਪਟੇਲ ਦੀ ਗੱਲ ਹਮੇਸ਼ਾ ਸਾਡੇ ਲੋਕਾਂ ਲਈ ਪ੍ਰੇਰਣਾ ਦੇਣ ਵਾਲੀ ਹੈ ਉਨ੍ਹਾਂ ਨੇ ਕਿਹਾ ਸੀ ਕਿ ਜਾਤ ਅਤੇ ਪੰਥ ਦਾ ਕੋਈ ਭੇਦ ਸਾਨੂੰ ਰੋਕ ਨਾ ਸਕੇ ਸਾਰੇ ਭਾਰਤ ਦੇ ਪੁੱਤਰ ਤੇ ਧੀਆਂ ਨੇ ਸਾਨੂੰ ਸਭ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਸੀ ਪ੍ਰੇਮ ਅਤੇ ਸਦਭਾਵਨਾ ਤੇ ਆਪਣੀ ਨਿਯਤੀ ਦਾ ਨਿਰਮਾਣ ਕਰਨਾ ਚਾਹੀਦਾ ਹੈ
ਸਾਹਿਬ ਦਾ ਇਹ ਕਹਿਣਾ ਅੱਜ ਵੀ ਸਾਡੇ ਨਿਊ ਇੰਡੀਆ ਦੇ ਵਿਜ਼ਨ ਲਈ ਪ੍ਰੇਰਕ ਹੈ ਢੁਕਵਾਂ ਹੈ ਅਤੇ ਇਹੀ ਕਾਰਣ ਹੈ ਕਿ ਉਨ੍ਹਾਂ ਦਾ ਜਨਮ ਦਿਨ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਦੇਸ਼ ਨੂੰ ਇੱਕ ਅਖੰਡ ਰਾਸ਼ਟਰ ਦਾ ਸਵਰੂਪ ਦੇਣ ਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਸ
ਸਾਹਿਬ ਦੀ ਜਯੰਤੀ ਦੇ ਮੌਕੇ ਤੇ 31 ਅਕਤੂਬਰ ਨੂੰ ਦੇਸ਼ ਭਰ ਚ ਰਨ ਫੋਰ ਯੂਨਿਟੀ ਦਾ ਆਯੋਜਨ ਕੀਤਾ ਜਾਏਗਾ ਜਿਸ ਚ ਦੇਸ਼ ਭਰ ਦੇ ਬੱਚੇ ਨੌਜਵਾਨ ਮਹਿਲਾਵਾਂ ਹਰ ਉਮਰ ਦੇ ਲੋਕ ਸ਼ਾਮਿਲ ਹੋਣਗੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੀ ਰਨ ਫੋਰ ਯੂਨਿਟੀ ਆਪਸੀ ਸਦਭਾਵਨਾ ਦੇ ਇਸ ਉਤਸਵ ਚ ਭਾਗ ਲਓ
ਮੇਰੇ ਪਿਆਰੇ ਦੇਸ਼ ਵਾਸੀਓ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਨਵੇਂ ਸੰਕਲਪ ਦੇ ਨਾਲ ਨਵੇਂ ਨਿਸ਼ਚੇ ਦੇ ਨਾਲ ਆਪ ਸਭ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਚ ਇੱਕ ਵਾਰ ਫਿਰ ਰੁੱਝ ਗਏ ਹੋਵੋਗੇ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸਾਰੇ ਸੁਪਨੇ ਸਾਕਾਰ ਹੋਣ ਇਹ ਸ਼ੁਭਕਾਮਨਾਵਾਂ ਨੇ
ਬਹੁਤਬਹੁਤ ਧੰਨਵਾਦ